ਪ੍ਰੀਮੀਅਮ ਪ੍ਰੀਮਿਅਰ ਕੁਛ ਕਰਕੇ ਲਿੱਖਿਆਵਾ ਔਰ ਕਾਫੀ ਸੋਹਣਾ ਔਰ ਲਗਜ਼ੁਰੀ ਟਾਇਪ ਚ ਲਿੱਖਿਆ ਹੋਇਆਵਾ।

ਇਸ ਪਿਕਚਰ ਦੇ ਵਿੱਚ ਮੈਨੂੰ ਇੱਕ ਬਹੁਤ ਵੱਡਾ ਸਟੇਡੀਅਮ ਦਿਖਾਈ ਦੇ ਰਿਹਾ ਹੈ ਜੋ ਕਿ ਬਹੁਤ ਹੀ ਕਲੀਨ

ਪੂਰਾ ਸਟੇਡੀਅਮ ਇਕ ਤਰ੍ਹਾਂ ਦਾ ਥੋੜ੍ਹਾ ਖਾਲੀ ਪਿਆ ਵਾਂ ਔਰ ਓਹਦੇ ਵਿੱਚ ਸਿਰਫ ਇੱਕ ਲੇਡੀ ਖੜੀ ਆ ਉਹ ਵੀ ਬਹੁਤ ਧੁੰਧਲੀ ਦਿਖਾਈ ਦੇ ਰਹੀ ਐ ਔਰ ਕਾਫੀ ਪਿੱਛੇ ਐ।

ਔਰ ਕਾਫੀ ਲੋਗ ਹੈਂ ਜੋ ਕਿ ਗੇਮ ਵਗੈਰਾ ਖੇਲਦੇ ਹੋਏ ਦਿਖਾਈ ਦੇ ਰਹੇ ਨੇਂ ਸਾਨੂੰ।

ਉਹ ਲੱਗ ਰਹੀ ਹ ਔਰ ਕੁਝ ਬੋਰੀਆਂ ਵਗੈਰਾ ਵੀ ਪਈਆਂ ਨੇ ਜੋ ਕਿ--

ਔਰ ਪਿੱਛੇ ਪਲਾਂਟ ਟ੍ਰਿਜ਼ ਵਗੈਰਾ ਦਿਖ ਰਹੇ ਨੇ ਔਰ ਪਿੱਛੇ ਕੁਝ ਕੁੜੀਆਂ ਖੜੀਆਂ ਹੋਈਆਂ ਉਹਨਾਂ ਨੂੰ ਵੇਖ ਰਹੀਆਂ ਹੋਈਆਂ ਦਿਸਾਈ ਦੇਖ ਰਹੀਆਂ ਨੇ।

ਜੋ ਕਿ ਇੱਕ ਗੱਡ ਨਵੀਂ ਗੱਡੀ ਨੂੰ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਐ ਔਰ ਉਹਦੇ ਵੱਲਬ ਰਿਬਨਸ ਲੱਗੇ ਹੋਏ ਆ ਟਾਇਰਸ ਨੂੰ ਬਹੁਤ ਪਿਆਰੀ ਲੱਗ ਰਹੀ ਐ ਕਾਰ ।

ਇਸ ਪਿੱਚਰ ਵਿੱਚ ਮੈਨੂੰ ਇੱਕ ਬਹੁਤ ਖੰਡਰ ਟਾਈਪ ਕੋਈ ਜਗ੍ਹਾ ਲੱਗ ਰਹੀ ਐ।

ਇਸ ਪਿਚਰ ਵਿੱਚ ਅਸੀਂ ਦੇਖ ਰਹੇ ਹਾਂ ਕਿ ਇੱਕ ਛੱਤ ਹੈ।

ਔਰ ਸਾਈਡ ਤੇ ਪੌਧੇ ਟਰੀ ਵਗੈਰਾ ਨੇ ਔਰ ਉਸ ਤੋਂ ਪਿੱਛੇ ਪਹਾੜ ਵਗੈਰਾ ਨੇ ਔਰ ਅੱਗੇ ਦੋ ਕਪਲ ਖੜੇ ਜੋ ਫੋਟੋ ਖਿਚਾ ਰਹੇ ਆ ਔਰ ਬਹੁਤ ਸੋਹਣਾ--

ਆ ਇਸ ਪਿਕਚਰ ਦੇ ਵਿੱਚ ਮੈਂਨੂੰ ਇੱਕ ਮੰਦਰ ਦਿਖਾਈ ਦੇ ਰਿਹਾ ਔਰ ਇੱਕ ਘੱਰ ਦਿਖਾਈ ਦੇ ਰਿਹਾ ਹੈ।

ਔਰ ਨਵਾਂ ਖੁੱਲੇਆ ਸ਼ੋਰੂਮ ਲੱਗ ਰਿਹਾ ਹੈ ਕਿਉਂਕਿ ਡੈਕੋਰੇਸ਼ਨ ਹਜੇ ਤੱਕ ਟਿਕੀ ਹੋਈ ਹੈ।

ਬਹੁਤ ਗੱਡੀਆਂ ਖੜੀਆਂ ਦਿਖਾਈ ਦੇ ਰਹੀਆਂ ਨੇ ਟੀਨਾ ਲੱਗੀਆਂ ਬਹੁਤ ਪਿਆਰਾ ਲੱਗ ਰਿਹਾ ਦੇਖਣ ਵਿੱਚ।

ਔਰ ਬਿਸਕੁੱਟ ਚਿੱਪਸ ਵਗੈਰਾ ਕਈ ਸਮਾਨ ਪਏ ਨੇ।